ਹੈ ਕੀ ਗੱਲ ਹੋਈ ਜੋਤੀ ਦੀ ਕੁਝ ਵੀ ਨਹੀਂ ਮੇਰੀ ਤੇ ਕੋਈ ਗੱਲ ਨਹੀ ਹੋਈ

ਕੀ ਕਰਦੀਆਂ ਨੇ ਨਾ ਕਰਨ ਤੇ ਲੱਗਾ ਈ ਓ

ਹਾਂ ਜਾਂਦਾ ਸਬਜੀ ਲੈ ਕੇ ਮੈਂ ਹਾ ਕਰਨ ਸ਼ੀਨੇ ਸਟੋਰ ਤੇ ਲੱਗਾ ਆ ਅੱਛਾ ਅੱਛਾ ਜਾਂਦਾ ਸਬਜੀ ਲੈ ਕੇ ਆਹੋ ਉਹ ਤੇ ਨਿਕਲ ਜਾਂਦਾ ਤਿੰਨ ਵਜੇ ਠੀਕ ਆ ਹੋਰ ਜਾਂਦੀ ਸਕੂਲੇ ਵੱਡੇ ਠੀਕ ਆ ਹੋਰ ਫਿਰ ਬਾਕੀ ਸਭ ਠੀਕ ਆਹੋ ਠੀਕ ਆ

ਹਾਂ ਹਾਂ ਠੀਕ ਆ ਹੋਰ ਫਿਰ ਕਿਵੇਂ ਗੱਲਾਂ ਬਾਤਾਂ ਭੈਣੇ ਤੂੰ ਤਾ ਪੂਨਾ ਦਾ ਰਿਸ਼ਤਾ ਨੀ ਕਰਾਇਆ ਫਿਰ

ਉਹ ਨਾਲ ਕੋਈ ਗੱਲ ਬਾਤ ਵੀ ਨਹੀਂ ਕੀਤੀ ਬਾਕੀ ਤੁਹਾਡੇ ਆਂਢੀ ਗੁਆਂਢੀ ਰਿਸ਼ਤੇਦਾਰ ਭੈਣ ਭਰਾ ਸਾਰੇ ਠੀਕ ਆ ਹਾਂਜੀ ਠੀਕ ਆ ਠੀਕ ਆ ਹੋਰ ਤਹਾਡੇ ਭਾਜੀ ਦੀ ਵਹੁਟੀ ਰਾਜੇ ਦੀ ਵਹੁਟੀ ਮਿੰਦਰ ਦੀ ਵਹੁਟੀ ਦੀ ਵਹੁਟੀ ਸਾਰੇ ਠੀਕ ਹਾਂਜੀ ਹਾਂਜੀ ਹੁਣ ਤੁਸੀ ਸੁਣਾਓ ਆਪਣੀ ਬਸ ਵਧੀਆ ਮੈਨੂੰ ਤੇ ਨੀਂਦ ਦੇ ਝੋਕੇ ਲੱਗਣ ਦਏ ਈ ਅੱਛਾ ਚੱਲ ਕੋਈ ਨੀ ਥੋੜਾ ਕਿ ਚਿਰ ਈ ਆ

ਦੁਪਹਿਰ ਨੂੰ ਸੌ ਜਾਇਆ ਕਰੋ ਨਾ ਜਗਰਾਤੇ ਨਾ ਨਾ ਕਰਿਆ ਕਰੋ ਦੁਪਹਿਰ ਨੂੰ ਨਹੀਂ ਹੁਣ ਹੀ ਸੌ ਚੱਲੀ ਆ ਬਸ ਅੱਛਾ ਅੱਛਾ ਹਾਂ ਹੋਰ ਇਕ

ਸੱਤ

ਹੋਰ

ਮੈਂ ਸੁਣਿਆ ਜੰਮੂ ਵਾਲਾ ਭਾਪਾ ਨੀ ਠੀਕ ਆਹੋ ਜੰਮੂ ਵਾਲਾ ਭਾਪਾ ਨੀ ਠੀਕ ਅੜੀਏ ਉਹ ਕੀ ਹੋ ਗਿਆ

ਕੀਤਾ ਹੀ phone ਚੁੱਕਿਆ ਨਹੀਂ ਉਨ੍ਹਾਂ ਨੇ

ਨਾਂ ਭੈਣੇ ਤੇ ਇੰਨਾਂ ਖਰਚਾ ਕਿਥੋਂ ਲੈਣਾ ਹੀ ਅਹ speaker hold ਕਰ ਹਾਂਆਵਾਜ ਮੈਂ ਹਾਂ ਇੰਨਾ ਖਰਚਾ ਕਿਥੋਂ ਲੈਣਾ ਆ ਠੀਕ ਆ ਹੋਰ ਤੇ ਲੈ ਓਨਾ ਹੀ ਪਤਾ ਤੂੰ ਜਾ ਕੇ ਹੁਣ ਮੈਂ ਕਿਹਾ ਹੀ

ਅੱਛਾ ਮੰਨ ਗਏ ਕਿਹਦੇ ਜਾਨੇ ਆ ਆਹੋ ਲਾਡੀ ਤੇ

ਠੀਕ ਆ ਹੋਰ ਫਿਰ

ਵੇਖ ਤੁਹਾਡੇ ਆ ਇੰਨੇ ਕੱਪੜੇ ਧੋਣ ਵਾਲੇ time ਨਹੀਂ ਲੱਗਦਾ ਭੈਣੇ ਕੀ ਕਰਾ ਇਕ ਤਾਂ ਮਸ਼ੀਨ ਦਾ ਪਲੱਗ ਖਰਾਬ ਹੋਇਆ ਈ

ਪਹਿਲਾਂ ਨਨਾਣ ਮੇਰੀ ਹੱਥ ਨਾਲ ਧੋਦੀਂ ਨਹੀ ਅੱਛਾ ਅੱਛਾ ਤੇਰੀ ਨਨਾਣ ਆਪਣੇ ਕੱਪੜੇ ਨਹੀਂ ਧੋਂਦੀ ਉਹਨੂੰ ਕਹਿ ਨਾ ਧੋ ਕੇ ਜਾਇਆ ਕਰੇ ਕਹਿੰਦੀ ਮੇਰੇ ਹੱਥਾਂ ਨੂੰ ਤੇ ਕੋਹੜ ਪੈ ਜਾਣਾ ਕਿਤੇ ਹਾਂ ਚੁੱਕ ਕੇ ਖੜੂ ਸੁਵੱਖਤੇ ਨਿੱਕਲ ਜਾਂਦੀ ਏ time ਦੇ ਨਾਲ ਸੁਰਖੀ ਬਿੰਦੀ ਲਾ ਕੇ ਨਿਕਲ ਜਾਂਦੀ ਉਹਨੂੰ ਕਹਿ ਕੰਮ ਕਾਰ ਕਰ ਕੇ ਜਾਇਆ ਕਰ ਕੱਪੜੇ ਤੇ ਆਪਣੇ ਧੋ ਦਿਆ ਕਰ

ਬੜੀ ਖਰਾਬ ਆ ਜਿਆਦਾ ਪੈ ਕਿਤੇ ਠੀਕ ਆ ਤੇਰੀ ਵਰਗੀ ਹੋਣੀ ਚਤਰੀ ਜੀ ਭੇਣੇ ਮੈਂ ਚਤਰੀ ਕਿਤੇ ਮੈਂ ਤੇਰੇ ਵਰਗੀ ਹੋਣੀ ਚਤਰੀ ਜੀ ਹੋ ਹਮ ਹੋਰ ਨੀਤਾ ਕੁਝ ਨੀ ਜੂੰਆਂ ਕੱਢਣ ਦੀ ਓ ਠੀਕ ਆ ਪਰ ਸੋਹਣੀ ਕਹਿੰਦੀ ਆ ਆਹੋ ਬੋਲਣਾ ਈ ਓ

ਹੋਰ

ਅੱਛਾ ਹੋਰ ਫਿਰ ਠੀਕ ਆ ਝਾਈ ਦੇ ਅਮਰੂਦ ਬੜੇ ਲੱਗੇ ਹੀ ਕੱਲ ਗਈ ਤੇ ਮੈਂ ਗਈ ਹੀ ਉਨਾਂ ਘਰ ਕਿੰਨਾ ਘਰ

ਅਮਰੂਦ ਬੜੇ ਲੱਗੇ ਮੈਂ ਕਿਹਾ ਲਾ ਲਾ ਕਹਿੰਦੀ ਲੱਭਦੀ ਤੇ ਲਾ ਲਾ ਅੱਛਾ ਅੱਛਾ ਠੀਕ ਆ ਹੋਰ ਬਸ ਵਧੀਆ

ਠੀਕ ਆ

ਕੁਝ ਨੀ ਕਰਨ ਦਈ ਆ

ਮੈਂ ਹਾ ਰੋਜ ਕਿਤੇ ਰਾਤ ਨੂੰ ਹਨੇਰੀ ਜੇ ਆ ਜਾਂਦੀ ਆ ਹੋਰ ਆਪਣੀ ਸਿਹਤ ਦੀ ਸੁਣਾ ਬਈ ਤੇਰੀ ਸਿਹਤ ਠੀਕ ਆ ਸਿਹਤ ਭੈਣੇ ਸਹੀ ਕਿਥੇ ਆ ਪੱਥਰੀ ਆ ਗਈ ਗੁਰਦੇ ਵਿਚ

ਆਹੋ ਆ ਗਈ

ਟੀਕੇ ਟਾਕੇ ਲਵਾ ਟੱਟੀਆਂ ਲੱਗੀਆ ਨਹੀ ਤੇ

ਡਾਕਟਰਾਂ ਨੇ ਤੇ ਟੀਕੇ ਲਾ ਲਾ ਕੇ ਮੇਰੀ ਟੂਆ ਹੋਰ ਸੁਜਾ ਤਾ ਟੂਆ ਸੁਜਾ ਤਾ ਸੋਨੂ ਕੋ ਦੁਆਈ ਲੈ ਆ ਫਿਰ ਸੋਨੂੰ ਬੜਾ ਕਿਤੇ ਚੰਗਾ ਆ

ਹੀਰੇ ਕੋਲ ਜਾ ਹੁਣ ਆਹ ਹੀਰਾ ਹੀ ਸੂਟ ਕਰਦਾ ਹਾਨੂੰ ਤੈਨੂੰ ਹੀਰਾ ਸੂਟ ਹੀ ਕਰਦਾ ਚੱਲ ਜਾ ਫਿਰ ਹੀਰੇ ਕੋਲ ਆਹੋ ਚੱਲ ਚੰਗਾ ਫਿਰ ਜਾਵਾ ਦਵਾਈ ਲੈਣ ਚੱਲ ਠੀਕ ਆ ਜਾ ਫਿਰ ਹੀਰੇ ਨੂੰ ਉਹਨੂੰ ਕਹੀਂ ਚਁਜ ਨਾਲ check ਕਰੇ ਤੈਨੂੰ

glucose ਲਵਾਨੀ ਆ hello my name is harpreet singh ਮੈਂ ਅੱਜ ਤੁਹਾਨੂੰ ਆਪਣੇ culture ਦੇ ਬਾਰੇ ਗਲ ਬਾਤ ਕਰਦਾ ਕੇ ਆਪਣਾ culture ਕੀ ਚੀਜ਼ ਆ culture ਕਿਵੇਂ ਸਾਂਭਿਆ ਜਾਵੇ ਕਯੋਂ ਕੀ ਅੱਜ ਦੇ time ਚ ਦੇਖੋ culture ਬਹੁਤ ਆਪਾਂ ਛੱਡ ਦੇ ਜਾ ਰਹੇ ਹਾਂ ਬਈ ਆਪਾਂ ਬਾਹਰ ਬਾਹਰ ਲਿਆਂਦਾ culture ਕਰ ਰਹੀ ਹੈ ਨਾ follow ਤਾ ਗਲਤ ਗਲ ਏ ਆ ਆਪਣਾ ਜਿਹੜਾ ਪੁਰਾਣਾ culture ਸੀ ਦੇਖੋ ਊ ਜ਼ਾਯਦਾ ਘਟ ਗਿਆ ਹੈ ਘਟ ਕੀ ਅਲੋਪ ਹੀ ਹੋ ਗਿਆ ਹੈ ਆਪਣਾ ਜੇਯਰਾ ਪੁਰਾਣਾ culture ਆ ਏਨਾ ਜਿਆਦਾ ਉਹ ਵੀ ਲੋਪ ਹੋ ਗਿਆ ਹੈ ਆਪਾਂ ਨੂੰ ਦੇਖੋ ਅੱਜ ਕੱਲ ਘਰਾਂ ਚੋਂ ਚੁੱਲੇ ਨਹੀਂ ਹੈਗੇ gas ਆ ਗਏ ਠੀਕ ਹੈ ਪਹਲਾ ਦੇ time ਚ ਮਧਾਣੀਆਂ ਹੁੰਦੀਆਂ ਸੀ ਮਧਾਣੀਆਂ ਨਹੀਂ ਹੋ ਗਿਆ mixer ਆ ਗਿਆ ਕੁੰਡੀ ਸੋਤੇ ਹੁੰਦੇ ਸੀਗੇ ਊਦੀ ਜਗਾ ਵੀ mixer ਆ mixer ਹੀ ਆ ਗਿਆ ਹੈਨਾ ਅਗੇ ਅਪਾ ਕੁਛ ਵੀ ਕਰਨਾ ਹੁੰਦਾ ਲੱਸੀਆਂ ਹੈਨਾ ਲੱਸੀ ਰਿੜਕਣੀ ਆ ਚਲ ਬਈ ਮੈਦਾਨੀ ਚ ਰੱਖ ਦਓ ਹੈਨਾ ਹਰੇ ਹੁੰਦੇ ਸੀਗੇ ਤੇ ਅੱਗੇ ਆਪਾਂ ਜਾਣਾ ਰੋਡੇ ਤੇ ਜਾਣਾ ਕੱਖ ਵੱਢ ਕੇ ਲਿਆਉਣਾ ਹੈਨਾ ਤੇ ਹੋਰ ਵੀ ਸੀ ਆਪਣਾ ਏਨਾ culture ਜਾ ਆਪਣੇ ਜਿਵੇ ਵਿਆ ਸ਼ਾਦੀ ਦਾ ਮੋਕ਼ਾ ਹੋਣਾ ਹੈਨਾ ਅਪਾ ਨੇ ਅਪਨੇ ਜੇਰੀ ਕਰ ਦੇ ਹੁੰਦੇ ਹੁੰਦੇ ਸੀ ਰਿਸ਼ਤੇਦਾਰ ਆਪਣਾ ਏਨਾ ਹੁੰਦਾ ਸੀ ਨਾਨਕ ਮੇਲ ਹੋ ਗਿਆ ਹੈਨਾ ਦਾਦਕਿਆਂ ਵੱਲੋਂ ਹੋ ਗਿਆ ਉਹਨਾਂ ਨੇ ਵੇਖੋ ਆਪਣੇ ਉਹ ਜਿਹੜੇ ਵੀ ਆਪਾਂ ਕਰੇ ਆਪਣਾ ਰੀਤੀ ਰਿਵਾਜ਼ ਹੁੰਦੇ ਸੀ ਆਪਾਂ ਜਿਦੋਂ ਕਰਨੇ ਹੈਨਾ ਸਾਰੇ ਕੱਠੇ ਹੁੰਦੇ ਸੀ ਸਾਰਾ ਆਪਾਂ ਆਪ ਕਰਦੇ ਸੀ ਦੇਖੋ ਹੁਣ ਆਪਾਂ ਕੀ ਹੋ ਗਿਆ ਆਪਾਂ ਹੋ ਗਏ ਦੂਜੇ ਤੇ depend ਇਹ ਗਲਤ ਗੱਲ ਆ ਕਿਉਂਕਿ ਆਪਾਂ ਆਪ ਕਰੋਨਾ ਜਿਹੜਾ ਕੁਝ ਵੀ ਆ ਹੁਣ ਜਿਹੜੇ ਗੋਰੇ ਨੇ ਉਹ ਕੀ ਕੇਰ ਦੇ ਨੇ ਉਨ੍ਹਾਂ ਦਾ culture ਕੀ ਆ ਓਨਾ ਦਾ ਆਪਣਾ culture ਆ ਅਪਾ ਉਹ culture ਕਿਉਂ ਅਪਣਾ ਰਹੇ ਹਾਂ ਕਿਉਂਕਿ ਜੋੜਾ ਆਪਣਾ culture ਹੈ ਆਪਣਾ culture ਸਭ ਤੋਂ ਵਧੀਆ ਹੈ ਸੋ ਗੋਰੇ ਆਪਣਾ culture ਹੀ ਓਹੋ ਕਰ ਰਹੇ ਨੇ ਤੇ ਆਪਾਂ ਉਨ੍ਹਾਂ ਦਾ ਕਰ ਰਹੇ ਆ ਤਾਂ ਪੁੱਠਾ ਹੀ ਕੰਮ ਚੱਲ ਪਿਆ ਹੁਣ ਤੇ ਬਹੁਤ ਜ਼ਿਆਦਾ ਤੁਸੀਂ ਮੈਂ ਕਹਨਾ ਅਪਨੇ ਮੇਰੇ ਖ਼ਿਆਲ ਨਾਲ ਸ਼ਹਿਰਾਂ ਦੇ ਵਿਚ ਤੇ ਕਿਸੇ ਦੇ ਘਰੇ ਹੋਣਾ ਹੀ ਨਹੀਂ ਚੁੱਲ੍ਹਾ ਪਿੰਡਾਂ ਚ ਵੀ ਹੋਣ ਹੋਲੀ ਹੋਲੀ ਖਤਮ ਹੋ ਰਿਹਾ ਹੈ system ਹੈ ਨਾ ਅਗਲਾ ਕਹਿੰਦਾ ਛੱਡ ਯਾਰ ਕਿਹੜਾ ਲੱਕੜਾਂ ਲੱਗਾ ਉਗਾ ਹੈਂ ਨਾ ਕਰੂਗਾ ਯੈ ਵੌ ਹੈਂ ਨਾ ਲਬਾ ਬਾਬ ਛੱਡੋ ਰਹਿਣ ਦਿਓ ਵਿਆਹਾਂ ਦੇ ਵਿਚ ਅੱਗੇ ਹੁੰਦਾ ਸੀਗਾ ਘਰੇ ਆਪਣੇ ਹਲਵਾਈ ਲੱਗਣੇ ਦਸ ਦਿਨ ਪਹਿਲਾਂ ਹੋਣ ਕਿਤੇ ਹਲ੍ਵੇਈ ਕਿਹੜੇ ਕਿਹੜੇ ਹਲ੍ਵੇਈ ਲਾਗ ਦੇ ਨੇ ਹੈ ਨਾ ਹੋਣ ਨਹੀਂ ਤਾਂ ਪਹਲਾ ਅਪਨੇ ਪੰਦਰਾ ਪੰਦਰਾ ਦਿਨ ਆਪਣਾ ਜਿਹੜਾ ਵਿਆਹ ਹੁੰਦਾ ਸੀ ਹਫਤਾ ਹਫਤਾ ਚਲ ਦਾ ਸੀ ਗਾ ਪੰਦਰਾ ਪੰਦਰਾ ਦਿਨ ਪਹਲਾ ਨਾਨਕਾ ਮਾਲੇ ਆ ਜਾਂਦਾ ਹੁੰਦਾ ਸੀ ਗਾ ਕਮ ਕਰਾਨ ਵਸਤੇ ਵੀ ਨਾਈ ਭਾਈ ਮੰਜੇ ਬਿਸਤਰੇ ਕਕੱਠੇ ਕਰਨੇ ਨੇ ਹੈ ਨਾ ਹੋਰ ਹੋ ਗਿਆ ਅੱਜ ਤੇ ਇਸ ਤਰਾਂ ਲਗਦਾ ਕੋਈ ਮੰਜੇ ਬਿਸਤਰੇ ਕੀ ਅਗਲਾ ਕਹੰਦਾ ਵਿਆਹਿਆ ਹੈ hotel book ਕੇਰ ਦੋ hotel ਦੇ ਵਿਚ room book ਕਰ ਦਿੰਦੇ ਨੇ ਹੈ ਨਾ ਬਈ ਅਗਲਾ ਕਹੁ ਗਾ ਓਥੇ ਹੀ ਰਹੀ ਚਲੋ ਚਲੋ palace ਆ ਗਏ ਪਹਲਾ ਦੇ time ਚ palace ਨਹੀਂ ਹੁੰਦੇ ਸੀਗੇ ਅਪਾ ਓਦਾ ਅਪਨੇ ਕਰ ਦੇ ਵਿਚ ਅਪਨੇ ਬਿਹਾ ਸਹਦਿਆ ਹੁੰਦੀਆਂ ਸੇ ਹੋਣ ਆ ਗਏ palace ਨਾਲ ਹੀ palace ਦੇ ਵਿਚ ਆਪਾਂ ਵਿਆਹ ਕਰ ਰਹੇ ਹਾਂ ਹੈ ਨਾ

ਬੰਦੇ physically ਨਹੀਂ ਠੀਕ ਰਹਿ ਰਹੇ ਕਿਉਂ ਕਿਉਂ ਕਿਉਂਕੇ ਆਪਾਂ ਕਿਹੜਾ ਕੁਝ ਕਰਨਾ ਹੈ ਜਿਨਾ ਕੁਝ ਉਹ ਹੋਰਾਂ ਨੇ ਕਰਨਾ ਹੈ ਆਪਾਂ ਨੇ ਤਾਂ order ਦਿਤਾ ਮਠਿਆਈ ਘਰੇ ਆ ਗਈ ਡੱਬੇ ਵੰਡੇ ਚਲੋ ਜੀ ਆਪਣਾ ਕੰਮ ਖਤਮ ਡੱਬੇ ਵੰਡਣ ਵਾਲਾ ਵੀ ਕੰਮ ਘੱਟ ਗਿਆ ਦੱਸੋ ਜੀ ਹੁਣ ਅਜ ਕਲ ਤਾ ਆਪਾਂ ਆਪਣਾ phone ਹੈਗੇ ਨੇ ਅਗਲਾ ਕਹੰਦਾ ਕੇ ਕਿਹੜਾ card ਦੇ ਕੇ ਆਊਂਗਾ ਚਕ ਏਹ ਕਰ ਇਧਰੋਂ card send ਕਰ ਅਪਨੇ phone ਤੋ ਚਲ ਅੱਜ ਕਲ ਤੇ ਇਹ ਹੋ ਰਿਹਾ ਨਹੀਂ ਤਾਂ ਅੱਗੇ ਕੀ ਹੁੰਦਾ ਸੀ ਆਪਣਾ ਨਾਲ ਲੇ ਕੇ ਜਾਂਦਾ ਸੀ ਨਾਈ ਨੂ ਹੈ ਨਾ ਚੱਲ ਭਾਈ ਆਪਾ ਆਜਾ card ਦੇ ਕੇ ਆਉਣਾ ਹੈ ਕਿਉਂਕਿ ਨਾਈ ਹੁੰਦੇ ਸੀਗੇ main ਚਲੋ ਆਪਾਂ ਕਹਿੰਦੇ ਨਾਰੀ ਨਾ ਹੋਣ ਕੋਈ ਚੱਕਰ ਨਹੀਂ ਘਰ ਦੇ ਜਿਹੜੇ member ਹੁੰਦੇ ਸੀ ਮੁੰਡੇ ਖੁੰਡੇ ਹੁੰਦੇ ਸੀਗੇ ਪਹਿਲਾਂ ਦੇ time ਚ ਅਗਲੇ ਨੂ ਚਾਹੁੰਦਾ ਸੀ ਹਾਂ ਭਾਈ ਸਾਡੇ ਵਿਆਹ ਹੈ ਸਾਡੇ ਤਾਏ ਦੇ ਮੁੰਡੇ ਦਾ ਵਿਆਹ ਹੈ ਜਾਂ ਸਾਡੀ ਭੈਣ ਦਾ ਵਿਆਹ ਹੈ ਹੋਰ ਉਹਨੂੰ ਚਾਹੁੰਦੇ ਸੀ ਹੈ ਹਾਂ ਭਾਈ ਅਸਾਂ ਨੇ ਜਾਣਾ ਹੈ ਗੁਰਦਵਾਰੇ ਤੋਂ ਭਾਂਡਾ ਠੀਕਰ ਲੈ ਕੇ ਆਉਣਾ ਹੈ ਨਾ ਹੋਰ ਕੰਮ ਕਰਨੇ ਨਹੀਂ ਪਰ ਅੱਜ ਕੱਲ ਦੇ time ਚ ਆਪਾਂ ਹਰ ਇਕ ਚੀਜ਼ ਬਹੁਤ ਪਿੱਛੇ ਛੱਡਦੇ ਜਾ ਰਹੇ ਹਾਂ ਬਹੁਤ ਜ਼ਿਆਦਾ ਪਿੱਛੇ ਆਪਾਂ ਕਹਿ ਰਹੇ ਹੈ ਨਾ ਆਪਾਂ ਤਰੱਕੀ ਵੱਲ ਵਧ ਰਹੇ ਹਾਂ ਨਹੀਂ ਆਪਾਂ ਤਰੱਕੀ ਵੱਲ ਤੇ ਵੱਧ ਰਹੇ ਹਾਂ ਪਰ ਆਪਾਂ ਆਪਣੇ back ਕਰ ਨੂੰ ਭੁੱਲ ਰਹੇ ਹਾਂ

ਆਪਣਾ ਚਕਰ ਅਹ ਚੱਕਰਾ ਕਹਿ ਗਿਆ ਚਕੇ ਵੀ ਹੈ ਨਾ ਮਟਕੇ ਵਗੈਰਾ ਹੋ ਗਏ ਤੇ ਆਪਣਾ ਹੋਰ ਚੀਜ਼ਾਂ ਹੋ ਗਿਆ ਹੈ ਨਾ ਸਾਰਾ ਉਧਰ ਲੈ ਕੇ ਜਾ ਰਹੇ ਨੇ ਉਹ ਸਗੋਂ ਓਧਰ ਉਹ ਚੀਜ਼ਾਂ ਨੂੰ promote ਕਰ ਰਹੀ ਨੀਂ ਮੈਂ ਕਹਿਣਾ ਵੀ ਊ ਕਹਿ ਰਹੇ ਨੇ ਦੇਖੋ ਵੀ ਸਾਡਾ culture ਹੈ ਇਹ ਸਾਡਾ culture ਇਨ੍ਹਾਂ ਵਧੀਆ ਹੈ ਵੀ ਆਪਾਂ ਆਪਣਾ full enjoy ਕਰਦੇ ਹਾਂ ਆਪਣੇ culture ਦੇ ਵਿਚ ਰਹਿਨੇ ਆਂ ਹੇਨਾ ਅੰਕੜੇ ਪਾਉਂਦੇ ਨੇ ਗਿੱਧੇ ਕਰਦੇ ਨੇ ਹੈ ਵੇਖੋ ਬਾਹਰ ਕਿੰਨਾ ਕੁਝ ਹੈ ਨਾ ਬਾਹਰ ਕਿੰਨੇ ਮੇਲੇ ਲੱਗਦੇ ਨੇ ਬਾਰੇ ਵੀ ਆਪਣੇ ਤੇ ਇਥੇ ਮੇਲਾ ਹੀ ਬਹੁਤ ਘੱਟ ਗਏ ਮੇਲਿਆਂ ਦਾ ਚਾਹ ਵੀ ਨਹੀਂ ਕਿਸੇ ਨੂੰ ਮੈਂ ਕਿਹਾ ਅੱਜ ਕੱਲ ਜੇ ਕਿਸੇ ਸ਼ਹਿਰ ਦੇ ਜਵਾਕ ਨੂੰ ਪੁੱਛ ਲਵੋ new born ਨੂੰ ਹੈਂ ਜੋੜੇ ਛੋਟੇ-ਛੋਟੇ ਬੱਚੇ ਨੇ ਜਾ ਉਹਦਾ ਨੇ ਬਈ ਮੇਲੇ ਕੀ ਹੁੰਦੇ ਨੇ ਨਹੀਂ I don't know who is the mela what is a mela ਉਨ੍ਹਾਂ ਨੂੰ ਪਤਾ ਹੀ ਨਹੀਂ ਮੇਲੇ ਕੀ ਹੁੰਦੇ ਨੇ ਉਹਨਾਂ ਨੂੰ ਐਹ festival ਉਨ੍ਹਾਂ ਨੂੰ festival ਪਤਾ ਨੇ ਬਸ ਹਾਂ ਭਈ ਅੱਜ ਫਲਾਣਾ show ਹੈ ਅੱਜ ਇਹ show ਹੈ ਅੱਜ ਉਹ show ਹੈ rose day ਆਗਿਆ ਜੇ ਕਰ ਲਵਾਂਗੇ ਉਹ ਕਰ ਲਵਾਂਗੇ ਇਹ ਕੀ ਹੈ ਇਹ ਆਪਣਾ culture ਹੈ ਹੀ ਨਹੀਂ bro ਬਈ ਆਪਣਾ culture ਨਹੀਂ ਹੈਗਾ ਇਹ ਹੋਰਾਂ ਦਾ culture ਹੈ ਤੁਸੀਂ ਆਪਣਾ culture ਦੇਖੋ ਆਪਣਾ culture ਸਾਬੋ ਪਹਿਲਾਂ ਦੇ times ਦੇ ਵਿੱਚ ਵੇਖੋ ladies ਹੁੰਦੀਆਂ ਸੀਗੀਆਂ ਉਹ ਚੁੱਲ੍ਹੇ ਮੂਹਰੇ ਬਹਿੰਦੀਆਂ ਸੀ ਗਿਆ ਹੈ ਨਾ ਉਹ ਗੋਡੇ ਭਾਰ ਬਹਿੰਦੀਆਂ ਸੀ ਗਿਆ ਮੇਰੇ ਬਣੇ ਹਾਂ ਨਾ ਨੀਚੇ ਨੂੰ ਜਾਂ ਪਹਿਲਾਂ ਦੇ time ਦੇ ਵਿਚ ਰੋਟੀ ਖਾਂਦੇ ਸੀਗੇ ਵਿਛੇ ਬਹਿ ਕੇ ਖਾਂਦੇ ਸੀਗੇ ਚੌਂਕੜਾ ਮਾਰ ਕੇ ਬਮਾਰੀ ਨਹੀਂ ਲੱਗਦੀਆਂ ਸੀਰੀਆਂ ਸ਼ੁੱਧ ਖਾਂਦੇ ਸੀਗੇ ਦੇਖੋ ਘਰ ਦਾ ਖਾਣ ਦੇ ਸੀਗੇ ਘਰ ਦੀ ਮਠਿਆਈ ਹੁੰਦੀ ਸੀ ਸ਼ੱਕਰ ਹੋ ਗਈ ਕਿਉਂ ਹੋ ਗਿਆ ਐਹੋ ਜੇਹਾ ਕੁਛ ਹੁੰਦਾ ਸੀਗਾ ਦੁੱਧ ਹੋ ਗਏ ਸਾਰਾ ਕੁਝ ਘਰ ਦਾ ਅੱਜ ਕੱਲ ਹੈ ਹੀ ਕੁਝ ਨਹੀਂ ਸਾਰਾ ਕੁਝ ready mate ਆ ਸਾਰਾ ਕੁਝ ready mate ਆ ਕੁਝ ਵੀ

ਰੋਟੀ ਵੀ ਨੌਕਰਾਂ ਨੇ ਬਣਾ ਕੇ ਦੇਣੀ ਅੱਜ ਕੱਲ ਤਾਂ ਆਹ ਕੰਮ ਚੱਲ ਰਹੇ ਨੇ ladies ਕੋਲੋਂ ਕੰਮ ਨਹੀਂ ਹੁੰਦੇ ladies ਬਹਿ ਨਹੀਂ ਸਕਦੀਆਂ ਪਹਿਲੇ ਦੇ times ਚ ਚੁੱਲਿਆਂ ਦੇ ਮੂਹਰੇ ਬਹਿੰਦੀਆਂ ਸੀ ਗਿਆ ਚੁੱਲਿਆਂ ਦਾ ਜਿਹੜਾ ਧੂੰਆਂ ਹੁੰਦਾ ਸੀਗਾ ਲੱਕੜਾਂ ਦਾ ਹੈ ਨਾ ਪਾਥੀਆਂ ਉਹ ਇੰਨਾ ਚੰਗਾ ਹੁੰਦਾ ਸੀ ਬੱਚੇ ਹੁੰਦੇ ਸੀ ਪਹਿਲਾਂ ਦੇ time ਚ ਉਹ ਨੀਚੇ ਮਿੱਟੀ ਚ ਖੇਡੀ ਜਾਂਦੇ ਹੁੰਦੇ ਸੀਗੇ ਮਿੱਟੀ ਦੇ ਵਿੱਚ ਖੇਡਣਾ ਹੈ ਨਾ ਹੈਦਰ ਚਲੇ ਗਏ ਉਧਰ ਚਲੇ ਗਏ ਹਲਾ ਲੂਆ ਕਰ ਲਈ ਸਾਰਾ ਕੁਝ ਨੱਚ ਲਏ ਟੱਪ ਲਏ ਉਨ੍ਹਾਂ ਨੂੰ ਬਿਮਾਰੀ ਨਹੀਂ ਲਗਦੀ ਸੀ ਗਿਆ ਚੋਣੇ ਜਾਪਦੇ ਸੀਗੇ ਉਹ ਆਪਣੇ culture ਦੇ ਨਾਲ ਰਹਿੰਦੇ ਸੀਗੇ ਆਪਣੀ ਮਿੱਟੀ ਦੇ ਨਾਲ ਮਿੱਟੀ ਹੋ ਕੇ ਰਹਿੰਦੇ ਸੀਗੇ ਜਿਹੜੇ ਕਿਸਾਨ ਨੇ ਜਿਹੜੇ ਮਜ਼ਦੂਰ ਨੇ ਦੇਖੋ ਉਹ ਕਿਉਂ ਨਹੀਂ ਬਿਮਾਰ ਹੁੰਦੇ ਛੇਤੀ-ਛੇਤੀ ਉਨ੍ਹਾਂ ਦੀ wife ਕਿਉਂ ਨਹੀਂ ਬਿਮਾਰ ਹੁੰਦੀਆਂ ਛੇਤੀ ਛੇਤੀ ਉਨ੍ਹਾਂ ਦੇ ਕਿੰਨੇ ਕਿੰਨੇ ਬਚੇ ਉਹ ਦੇਖੋ ਸਗੌਂ ਉਨ੍ਹਾਂ ਦੇ baby ਹੁੰਦਾ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਕੰਮ ਕਰਨ ਲੱਗ ਜਾਂਦੇ ਨੇ ਥੋੜ੍ਹੇ ਦਿਨਾਂ ਬਾਅਦ ਆਪਣੇ ਸ਼ਹਿਰ ਨਹੀ ਹੈਗੀ ਆ ਹੋਰ ਹੋ ਗਈਆਂ ਇਹ ਮੈਂ ਕਹਿਨਾਂ ਚਾਰ ਚਾਰ ਪੰਜ ਪੰਜ ਮਹੀਨੇ bed ਤੋਂ ਨਹੀਂ ਉੱਠਦੀਆਂ ਹੋ ਗਿਆ ਇਹ ਇਹ ਕਹਿੰਦੀਆਂ ਨਹੀਂ ਜੀ ਸਾਨੂੰ ਤਾਂ doctor ਨੇ complete bed rest ਦੱਸੀ ਹੈ ਕੰਮ ਕਰਾਂਗੇ ਤਾਂ ਆਪਣਾ ਹੋਊਗਾ ਆਪਣੇ culture ਨੂੰ ਸਾਂਭੋ ਆਪਣਾ culture ਦੇਖੋ ਕਿ ਬਈ ਆਪਾਂ ਕਿਸ ਖਿੱਤੇ ਦੇ ਹਾਂ ਆਪਾਂ ਇਹ ਦੇਖੋ ਕੇ ਆਪਾਂ ਕਿਥੋਂ ਆਈਆਂ ਕਿੱਥੋਂ ਨਹੀਂ ਆਏ ਅੱਜ ਕੱਲ ਤਾਂ ਮੈਂ ਕਹਿਣਾ ਆਪਾਂ ਖੇਤੀ ਵੀ ਜਿਵੇਂ ਲੋਕ ਛੱਡਦੇ ਜਾਂਦੇ ਨੇ ਖੇਤੀ ਅਪਣਾ ਖਿਤਾ ਹੈ ਅਪਣਾ culture ਹੈ ਹੁਣ ਲੋਕ ਖੇਤੀ ਛੱਡ ਦੇ ਹੁਣ ਤੇ ਖੇਤੀ ਓ ਸ਼ੋਖੀ ਹੀ ਬੜੀ ਹੋ ਗਈ ਪਹਿਲਾਂ ਦੇ time ਚ ਨਾ ਖੇਤੀ ਕਿੰਨੀ ਔਖੀ ਸੀ ਪਹਿਲਾਂ ਦੇ time ਚ ਨਾ

ਠੀਕ ਹੈ ਸਿੱਧੀ ਜਿਹੀ ਗੱਲ ਹੈ ਜਿਹੜੀ ਅੱਜ ਕਲ ਤੇ ਮੈਂ ਕਹਿਨਾਂ machine ਨਾਂ machinery ਏਨੀ ਆ ਗਈ ਹੈ ਯਾਰ ਸਿੱਧੀ ਜਿਹੀ ਗੱਲ ਹੈ ਆਪਣਾ culture ਬਹੁਤ ਪਿੱਛੇ ਨੂੰ ਜਾ ਰਿਹਾ ਹੈ ਬਈ ਆਪਣਾ culture ਸਾਂਭੋ ਕਿਉਂਕਿ ਜੇ culture ਨਾਂ ਨਾ ਰਹੇ ਆਪਣੀ ਪਹਿਚਾਣ ਕਿਥੋਂ ਹੈ ਯਾਰ

ਜਿਹੜੇ ਆਪਣੇ ਆਲੇ ਨੇ ਆਪਣੇ ਆਲੇ ਕਹਿੰਦੀ ਛੱਡ ਯਾਰ ਕੀ ਆਪਣਾ culture ਰਹਿਣ ਦੇ ਮੰਗਣਾ ਵੀ ਕਰਨਾ ਹੈ ਆਪਾਂ ਕੋਈ palace ਕਰਾ ਲੈਨੇਂ ਆਂ ਕੋਈ hotel ਕਰਾ ਲੈਨੇਂ ਆਂ ਚੱਲ ਮੰਗਣਾ ਹੋ ਗਿਆ ਪਹਿਲਾਂ ਦੇ time ਚ ਏਦਾਂ ਨਹੀਂ ਹੁੰਦਾ ਸੀ ਪਹਿਲਾਂ ਦੇ time ਚ ਪਹਿਲਾ ਗੁਰੂ ਘਰੇ ਜਾਂਦੇ ਸੀਗੇ ਗੁਰੂ ਘਰੇ ਜਾਂਦੇ ਸੀ ਮੰਦਰ ਜਾਂਦੇ ਸੀ ਉੱਥੇ ਜਾਕੇ ਆਪਣਾ ਮੁੰਡਾ ਕੁੜੀ ਨੂੰ ਦੇਖਦੇ ਸੀ ਉੱਥੇ ਹੀ ਸ਼ਗਨ ਪਾ ਦਿੰਦੇ ਸੀਗੇ ਆਹ ਹੁੰਦਾ ਸੀ ਦਾ ਪਹਿਲਾਂ ਦੇ time ਚ ਮਠਿਆਈਆਂ ਹੁੰਦੀਆਂ ਸੀ ਗਿਆਂ ਹੁਣ ਕੀ ਆ ਚਲ ਪਿਆ fast food ਕੀ ਹੋਰ ਕੀ ਲੱਲਾ ਭੱਭਾ ਪਤਾ ਨਹੀਂ ਕੀ ਕੁੱਝ ਗੰਦ ਮੰਦ ਖਾ ਈ ਜਾਣਾ ਪਤਾ ਨਹੀਂ ਕਿਸੇ ਨੂੰ ਕੁਝ ਵਾਸਤਾ ਨਹੀਂ ਹੈਗਾ ਪਹਿਲਾਂ ਦੇ times ਚ ਹੁੰਦਾ ਸੀਗਾ ਹਾਂ ਭਾਈ ਆਪਣੇ ਘਰੇ ਲੱਡੂ ਬਣੇ ਨੇ ਦੇਸੀ ਘਿਉ ਦੇ ਬਰਸੀ ਬਣੀਐ ਠੀਕ ਹੈ ਸਾਰਾ ਕੁਝ ਆਪਾਂ ਨੂੰ ਘਰ ਦਾ ਹੀ ਬਮਾਰੀ ਨਹੀਂ ਕੋਈ ਸ਼ੁਮਾਰੀ ਨਹੀਂ ਐਨ ਨੱਚਦੇ-ਟੱਪਦੇ ਜਾਂਦੇ ਸੀ ਡੋਲੀ ਲੈ ਕੇ ਅਜ ਕਲ ਕਿਸੇ ਨੂੰ ਬੋਲਿਆ ਨਹੀਂ ਭਾਣੀਆਂ ਆਉਂਦੀਆਂ ਉਹ ਵੀ ਢੋਲ ਵਾਲੇ special ਬੁਲਾਉਂਦੇ ਨੇ ਹਾਂ ਭਾਈ ਤੁਸੀਂ ਟਪਿਹ ਟਿਪਐ ਪਾਓ ਅਸੀਂ ਨੱਚਣਾ ਹੈ ਇਹ ਹੈ ਸਿਰਫ਼ ਨੱਚਣਾ ਹੀ ਆਉਂਦਾ ਹੈ ਨੱਚਣਾ ਵੀ ਉਹ ਵੀ ਚੱਜ ਨਾਲ ਨਹੀਂ ਆਉਂਦਾ ਉਹ ਵੀ ਬਾਹਰ ਲਿਆਂਦੇ step ਕਰਨੇ ਨੇ ਆਪਾਂ ਨੇ ਆਪਣੇ step ਤੇ ਆਪਾਂ ਉਹ ਵੀ ਭੁੱਲੇ ਬੈਠੇ ਹਾਂ ਗਿੱਧਾ ਭੁੱਲੀ ਬੈਠੇ ਨੇ ਲੋਕ ਭੰਗੜਾ ਭੁੱਲੀ ਬੈਠੇ ਨੇ ਕਿਸੇ ਨੂੰ ਝੂਮਰ ਦਾ ਨਹੀਂ ਪਤਾ ਹੋਣਾ ਕਿਸੇ ਨੂੰ ਕਿੱਕਲੀ ਦਾ ਨਹੀਂ ਪਤਾ ਹੋਣਾ ਮੈਨੂੰ ਲੱਗਦਾ ਕਿ ਅੱਜ ਕਲ ਜਿਹੜੇ new generation ਆ ਰਹੀ ਹੈ ਆ ਰਹੀ ਹੈ new generation ਨੂੰ ਦੱਸੋ ਬਈ ਆਪਣਾ culture ਸੀਗਾ culture ਆਪਣੇ culture ਦੇ ਵਿੱਚ ਜਾਓ ਤੁਸੀਂ ਆਪਣੇ culture ਦਿਖਾਓ ਬੱਚਿਆਂ ਨੂੰ ਮੈਂ ਕਰਨਾ ਮੈਂ ਹੁਣ ਥੋੜੇ ਟਾਈਮ ਪਹਿਲਾਂ ਅੰਬਰਸਰ ਗਿਆ ਸੀਗਾ ਉੱਥੇ ਜਲਿਆਂਵਾਲੇ ਬਾਗ ਜਾ ਕੇ ਆਇਆ ਹਾਂ ਓਥੇ ਮੈਂ ਕਹਿਨਾਂ ਜਿਹੜੇ former ਆਏ ਹੋਏ ਸੀਗੈ ਨਾ ਜਾਂ ਆਪਣੇ ਅਹ ਕਹਿੰਦਾ ਮੈਂ ਤੁਹਾਨੂੰ ਮੈਂ ਪਾਕਿਸਤਾਨੀ ਵੀ ਵੇਖੋ ਹੋਰ ਵੀ ਵੇਖੇ countries ਦੇ ਹੈ ਨਾ ਉਹ ਜਿਹੜੇ ਆਏ ਹੋਈ ਸੀ ਉਹ ਆਪਣਾ culture ਉਹਨੂੰ ਦਿਖਾ ਰਹੇ ਸੀਗੈ ਕਿ ਆਹ ਦੇਖੋ ਓਰਏ ਆ ਕੁਝ ਹੁੰਦਾ ਸੀ ਪਰ ਉਹ ਕਹਿ ਰਹੇ ਨੇ ਸੀ

ਕਿਉਂਕਿ ਜੇ ਹੋਊਗਾ ਤਾਂ ਅਗਲਾ ਕਹੂੰਗਾ ਹਾਂ ਹੁਣ ਵੀ ਹੈ ਠੀਕ ਹੈ ਨਾ ਹੁਣ ਆਪਾਂ ਮੂਰਤੀਆਂ ਦੇ ਵਿੱਚ ਰਹਿ ਗਏ ਹਾਂ ਆਪਾਂ ਮੂਰਤੀਆਂ ਜੋਗੇ ਜੇ ਆਪਾਂ ਕਹਿੰਦੇ ਹਾਂ ਕਿ ਮੂਰਤੀਆਂ ਦੇ ਵਿੱਚ ਹਾਂ ਦੇਖੋ ਕੋਈ ਭੰਗੜਾ ਪਾ ਰਿਹਾ ਹੈ ਮੂਰਤੀ ਦੇ ਵਿੱਚ ਕੋਈ ਕੁਝ ਕਰ ਰਿਹਾ ਹੈ ਤੇ ਕੋਈ ਕੁਝ ਕਰ ਰਿਹਾ ਹੈ

ਬੜਾ ਭੈੜਾ ਹੁੰਦਾ ਤੇ ਮੈ ਆਖਿਆ ਤੇ ਬਾਕੀ ਗੱਲ ਹਾਰੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੀ ਨੇ ਕਹਿਆ ਮੁੜ ਮਰਾਤੀ ਮਿਠਾ ਹੁੰਦਾ ਆ। ਇਸ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਲੋਭੀ ਮਤਲਬ।

ਏਕ ਸ਼ਬਦ ਦਿੱਤਾ ਗਿਆ ਹੈ ਇਸ ਦਾ ਅਰਥ ਕਿ ਹੈ ਜਾਹਰ ਕਰ ਦੀਆ ਮੁੜ ਮਾਣੇ ਨਾਲ ਲੱਗ ਜਾਂਦੀ ਹੈ ਬੱਚੋਂ ਤੁਸੀ ਧੱਕਾ ਦੇ ਦੋ। ਮੈਨੂੰ ਨਹੀ ਲੱਗਦੀ ਲੁਗਦੀ ਕਾਕਾ ਜਿੱਦ ਕਰ ਰਹਿਆ ਸੀ ਮੁੰਡਾ ਮਚਾੜ ਦਾ ਜਿਹਾ ਜਾਪਦਾ ਸੀ ਟਕਾ ਮੇਰੇ ਕੋਲ ਹੈ ਨਹੀਂ ਸੀ। ਮੈ ਕਾਕੇ ਨੂ ਟਾਲਣ ਲਈ ਉਸਨੂੰ ਪਤਾ ਨਹੀਂ ਕਿਊ ਕਹਿ ਦਿਤਾ ਖ਼ਬਰੇ ਵੱਡਾ ਲੋਭ ਦੇ ਕੇ ਬੋਲਾਉਂਦੇ ਨੇ ਮੁੜ ਮੜਾ ਗੰਦਾ ਹੁੰਦਾ। ਅਸੀਂ ਸ਼ਾਮੀ ਬਾਜਾਰੋ ਕੁਲਫੀ ਖਾਵਾਂਗੇ ਮੁਰਮੁਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਜੀ ਮੇਰੀ ਆਸ ਟੋ ਉੱਲਟ।

ਮੈ ਮੁਰਮੁਰਾ ਬਲਾ ਟਲੀ। ਸੋਰੀ ਮੈਂ ਸਮਝਿਆ ਬਲਾ ਟਲੀ ਕਹਾਣੀਕਾਰ ਨੂੰ ਲੱਗਿਆ ਕੀ ਕਹਾਣੀ ਜੋ ਮਤਲਬ ਉਹਨੂੰ ਲੱਗ ਰਿਹਾ ਸੀ ਕੀ ਬਲਾ ਟਲ ਗਈ ਕਿ ਜੋ ਕਾਕਾ ਖੇੜੇ ਪੈ ਗਿਆ ਹੋਇਆ ਸੀ ਜਿੱਦ ਕਰ ਰਿਹਾ ਸੀ ਗਾ। ਪੈਸੇ ਮੰਗਣ ਦੀ ਕੀ ਮੈਨੂੰ ਡਾਕਾ ਮੁਰਮਰਾ ਖਾਣਾ ਹੈ ਕਹਾਣੀਕਾਰ ਨੂੰ ਲੱਗਿਆ ਕਿ ਇਹ ਬਲਾ ਹੁਣ ਤੇ ਟਲ ਗਈ ਹੈ ਇਸ ਵਕਤ ਲਈ ਬਾਕੀ ਸ਼ਾਮੀ ਹੋ ਸਕਦਾ ਕੀ ਬੱਚਾ ਭੁੱਲ ਜਾਵੇ। ਮੈ ਸੋਚਿਆ ਕਿੱਤੇ ਕੋਈ ਹੋਰ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਰਦਾ ਰਿਹਾ। ਕੀਮਤੀ ਸਮਾਂ ਮੈ ਇੱਕ ਟਕੇ ਦੀ ਮੰਗ ਤੋਂ ਬੱਚਣ ਲਈ ਕਰਦਾ ਰਿਹਾ ਮੈਂ ਆਪਣੇ ਮਾਲਿਕ ਨੂੰ ਕਿਊ ਨਹੀਂ ਕਹਿੰਦਾ ਕਿ ਮੇਰਾ ਇਨ੍ਹੇ ਵਿੱਚ ਗੁਜ਼ਾਰਾ ਨਹੀਂ ਹੁੰਦਾ। ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇ ਕਿੱਡੀ ਉੱਚੀ ਹੋਵੇ ਸੁਣੀ ਨਹੀ ਜਾਂਦੀ ਲੋੜਵੰਦ ਇਕੱਠੇ ਹੋ ਕੇ ਖੋਹ ਨਹੀਂ ਸਕਦੇ ਪਰ ਸੁਣੇਗਾ ਕੌਣ। ਜੇ ਹੋ ਜਾਣ ਤੇ ਨਹੀ ਦਿੱਤੇ ਜਾਂਦੇ ਤਾ ਜੋ ਇਕੱਲੀ ਮੰਗ ਨਾ ਕਰਨ ਮੰਗ ਕੀਤਾ ਯਾ ਕਈ ਵਾਰ ਨੌਕਰੀ ਤੋਂ ਜਵਾਬ ਹੋ ਜਾਂਦਾ ਹੈ ਮੈ ਡਰ ਗਿਆ। ਬੇਰੋਜ਼ਗਾਰੀ ਦੇ ਭਿਆਨਕ ਭੱਵਿਖ ਨੇ ਮੈਨੂੰ ਖਾਪਾ ਦਿੱਤਾ ਕਾਯਰਾ ਵਾਂਗ ਮੈਂ ਤੋਂ ਛੁੱਪ ਰਿਹਾ ਸਾ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕਿੱਤਾ। ਸ਼ਾਮੀ ਇਹ ਸੱਮਝ ਕੇ ਕਿ ਕਾਕਾ ਛੇਤੀ ਸੋ ਜਾਂਦਾ ਹੈ ਮੈਂ ਦੱਬੇ ਪੈਰੀ ਘਰ ਪਹੁੰਚਿਆਂ ਆਵਾਜ਼ ਮਾਰੀ ਕੇਵਲ ਕੰਡਾ ਹੀ ਖੜਕਾਇਆ ਉੱਤੋਂ ਹੀ ਆਵਾਜ਼ ਆਏ। ਦਾਰ ਜੀ ਆਇਆ ਜੀ ਤੇ ਥੋੜੇ ਚਿਰ ਮਗਰੋਂ ਕਾਕੇ ਨੇ ਬੂਹਾ ਖੁੱਲਿਆ ਦਾਰ ਜੀ ਕੁਲਫੀ ਖਾਣ ਜਾਣਾ ਹੈ। ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ ਉੱਤੇ ਚੱਲ ਉੱਤੇ ਮੈਂ ਕਹਿਆ ਕਾਕਾ ਜਿਹਾ ਹੋ ਕੇ ਅੱਗੇ ਤਕ ਤੋਰਿਆ। ਮੰਜੇ ਤੇ ਬੈਠਾ ਕੇ ਮੈਂ ਕਾਕੇ ਨੂੰ ਗੋਦ ਵਿੱਚ ਲੈ ਕੇ ਮੈ ਪਿਆਰ ਨਾਲ ਕਹਿਆ ਹੁਣ ਰਾਤ ਪੈ ਗਈ ਹੈ ਕੁਲਫੀ ਕੱਲ ਖਾਵਾਂਗੇ ਮਾਮੂਲ ਤੋਂ ਉੱਲਟ ਕਾਕਾ। ਚੁੱਪ ਕਰ ਰਿਹਾ ਮਾਮੂਲ ਮਤਲਬ ਬੇਦਿਮਾਗ ਜਿਸ ਨਾਲ ਕਾਕਾ ਹਮੇਸ਼ਾ ਪ੍ਰਸ਼ਨ ਪੁੱਛਦਾ ਸੀਗਾ ਉਸ ਤੋਂ ਉੱਲਟ ਉਹ ਮਾਮੂਲ। ਊਹ ਚੁੱਪ ਹੀ ਕਰ ਗਿਆ ਕਿੰਨਾ ਚਿਰ ਅਸਮਾਨ ਵੱਲ ਤਾਕ ਕੇ ਕੁਝ ਸੋਚਦਾ ਰਿਹਾ ਫਿਰ ਕਹਿਣਾ ਲੱਗਾ ਦਾਰ ਜੀ ਤਾਰੇ ਹੁੰਦੇ ਨੇ ਨਾ। ਵੱਡਾ ਭਰਾ ਆਖਦਾ ਸੀ ਤਾਰੇ ਹੁੰਦੇ ਨੇ ਤੇ ਦਾਰ ਜੀ ਸਾਰੇ ਸਾਡੇ ਕੋਠੇ ਤੇ ਕੋਠੇ ਤੇ ਕਿਊ ਨਹੀਂ ਵੜ ਪੈਂਦੇ। ਮੈ ਅਖਾਂ ਕੇ ਤਾਰੇ ਰੁਪਈਏ ਨਹੀ ਹੁੰਦੇ ਮਨ ਉਸਦਾ ਸਵਰਗ ਢਾਹ ਦਿੱਤਾ ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਤੱਕਦਾ ਤੱਕਦਾ ਆਖ਼ਰ ਸੋ ਹੀ ਗਿਆ। ਦੂਸਰੇ ਦਿਨ ਕੰਮ ਤੇ ਮੈ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਿਯਾ ਨਹੀ ਸੀ ਪੈਂਦਾ ਹਿਯਾ ਮਤਲਬ ਹਿੰਮਤ ਨਹੀਂ ਸੀ ਹੋ ਰਹੀ। ਮੰਗਣ ਬਹੁਤ ਹੀ ਔਖਾ ਕੰਮ ਹੈ ਮੌਤ ਜਿੰਨਾ ਦੁਖ ਹੁੰਦਾ ਹੈ ਮੰਗਣ ਵਿੱਚ। ਆਖਿਰੀ ਸਾਥੀ ਕੋਲੋ ਤਿਨ ਰੁਪਏ ਲੈ ਹੀ ਲਾਏ ਜਦ ਘਰ ਆਇਆ ਤੇ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਰੋਟੀ ਖਵਾਉਣ ਦੀਆ ਸ਼੍ਰੀਮਤੀ ਜੀ ਨੇ।